ਬਹੁਤ ਜ਼ਿਆਦਾ ਯਾਰ ਕਿਉਂਕਿ ਇਹ ਤੁਹਾਨੂੰ ਪਤਾ ਹੈ ਜ਼ਿਆਦਾਤਰ ਮੈਂ ਇਹ ਸੁਣਿਆ ਹੈ ਕਿ COVID ਕਰਕੇ ਪਤਾ ਨੀ ਕਿੰਨੀ millions ਕਰਕੇ

ਅਹ ਘਾਟੇ ਦੇ ਵਿੱਚ ਰਹਿ ਗਏ ਜੋ ਛੋਟੇ ਛੋਟੇ school ਜਿੰਨਾਂ ਨੇ ਖੋਲੇ ਹੋਏ ਸੀਗੇ ਤੇ ਬਾਕੀ ਇੱਕ ਮੈਂ ਸੁਣਿਆ ਪਤਾ ਅਹ school ਇੱਥੇ ਇਹ topic ਤੁਹਾਡੀ ਬੜੀ help ਹੋ ਜਾਏਗੀ ਇਹਦੇੇ ਨਾਲ ਦਿੱਲੀ ਦੇ ਵਿੱਚ ਨਾ ਇੱਕ bag ਨੀਤੀ ਸ਼ੂਰੂ ਕੀਤੀ ਗਈ ਆ, ਤੇ

ਹਾਂਜੀ ਉਹ bag ਨੀਤੀ ਦਾ ਮਤਲਬ ਪਤਾ ਕੀ ਹੈ, ਉਹਦੇ ਵਿੱਚ ਕੀ ਆ ਜਿਵੇਂ ਛੋਟੇ ਬੱਚੇ ਜਾਂਦੇ ਆ ਨਾ, ਉਹਨੇ ਦੇ bag ਦੇ ਵਿੱਚ ਬੜੀਆਂ books ਹੁੰਦੀਆਂ ਨੇ ਬੇਚਾਰਿਆਂ ਦੇ, ਤੇ ਉਹਨਾਂ ਨੂੰ ਮਤਲਬ ਕਿ Bag ਨੂੰ ਘੱਟ books ਘੱਟ ਕਰਨ ਦੇ ਲਈ ਇਹ bag ਨੀਤੀ ਸ਼ੁਰੂ ਕੀਤੀ ਹੈ ਤਾਂ ਕਿ ਬੱਚੇ ਅੱਧੀਆਂ books ਆਪਣੀਆਂ school 'ਚ ਰੱਖਣਗੇ ਤੇ ਇੱਕ ਦੋ ਜੋ ਜ਼ਰੂਰਤ ਹੋਏਗੀ ਉਹ ਨਾਲ ਲੈ ਕੇ ਜਾਣਗੇ ਤੇ ਇਹਦੇ ਨਾਲ

ਹੁਣ schools ਵਿੱਚ ਅਸੀਂ ਜਦੋਂ ਜਾਂਦੇ ਆ ਸਾਡੀ Bag ਹੁੰਦੇ ਆ ਬਿਲਕੁਲ ਸਹੀ ਇਹ ਬੱਚਿਆਂ ਦੇ ਲਈ ਨਾ ਬਹੁਤ ਵਧੀਆ ਚੀਜ਼ ਹੈਗੀ ਆ ਕਿਉਂਕਿ ਉਹਨਾਂ ਨੂੰ help ਹੋ ਜਾਏਗੀ ਉਹਦੇ ਨਾਲ

ਤਰੀਕੇ ਨਾਲ fresh mind ਨਾਲ school ਆ ਸਕਣ ਤੇ ਇਹ ਨੀਤੀ ਹੁਣ ਸ਼ੁਰੂ ਕੀਤੀ ਗਈ ਹੈ ਦਿੱਲੀ ਦੇ ਵਿੱਚ, ਇਹਨੂੰ bag bag ਦਿੱਲੀ school bag ਨੀਤੀ ਕਹਿੰਦੇ ਹਾਂ। ਹਾਏ ਯਾਰ ਤੁਸੀਂ ਤਾਂ ਬੜੇ knowledge ਵਾਲੀ

ਹੋਰ ਕੁਛ ਵੀ ਦੱਸ ਦਓ ਜਿਹੜਾ important ਜਿੱਦਾਂ ਮੈਨੂੰ ਸਭ ਤੋਂ ਵਧੀਆ bag ਵਾਲਾ ਜ਼ਿਆਦਾ interesting ਲੱਗਿਆ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 ਮਦਰੱਸੇ ਹੁੰਦੇ ਨੇ ਮਤਲਬ schoo~ ਹੁੰਦੇ ਤਾਂ school type ਹੀ ਆ but ਉਹ properschool ਨੀ ਆਪਾਂ ਉਹਨਾਂ ਨੂੰ ਕਹਿ ਸਕਦੇ, ਇਹ ਛੋਟੇ ਛੋਟੇ ਘਰਾਂ ਦੇ ਵਿੱਚ ਆਪਣੇ ਦੁਆਰਾ ਚਲਾਏ ਗਏ ਆਸ਼ਰਮ ਵਗ਼ੈਰਾ ਕਹਿ ਸਕਦੇ ਹੋ, ਇਹ ਸਭ ਤੋਂ ਜ਼ਿਆਦਾ ਜਿਹੜੇ ਆ ਨਾ ਇਹ ਆਸਾਮ ਦੇ ਵਿੱਚ ਪਾਏ ਜਾਂਦੇ ਨੇ ਤੇ ਆਸਾਮ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਵਾ, ਇੱਕ ਅਪ੍ਰੈਲ ਦੋ ਹਜ਼ਾਰ ਇੱਕੀ ਦੇ ਵਿੱਚ ਤੇ ਜਿਹਦੇ ਵਿੱਚ ਕੀ ਆ, ਰਾਜ ਸੰਚਲਿਤ ਮਦਰੱਸਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਤੇ ਉਹਨਾਂ ਨੂੰ schools 'ਚ convert ਕਰ ਦਿੱਤਾ ਗਿਆ schools 'ਚ ਬਦਲ ਦਿੱਤਾ। ਤੇ ਇਹ ਬਿੱਲ ਦੀ ਜਿਹੜੀ ਅਪੀਲ ਆ ਨਾ ਉਹਨਾਂ ਨੇ ਦੋ ਹਜ਼ਾਰ ਵੀਹ ਦੇ ਵਿੱਚ ਕਿਹਾ ਸੀ ਕਿ ਅਸੀਂ ਇਸ ਬਿੱਲ ਨੂੰ ਲੈ ਕੇ ਆਵਾਂਗੇ, ਤੇ ਪਰ ਕਈ ਵਾਰ ਇਹ ਮੌਜੂਦਾ ਕਹਿੰਦੇ ਹੋ ਜਾਂਦੇ ਵੀ ਰੱਦ ਕਰ ਵੀ ਦਿੱਤਾ ਜਾਂਦਾ। ਪਰ ਹੁਣ ਇਹ genual ਤੌਰ ਤੇ ਨਾ ਇਹਨਾਂ ਨੇ ਇਹ ਅਹ ਖ਼ਤਮ ਕਰ ਦਿੱਤਾ ਕਿਉਂਕਿ ਇਹ act ਉੱਨੀ ਸੌ ਪਚਾਨਵੇਂ ਦੇ ਵਿੱਚ ਸ਼ੁਰੂ ਹੋਇਆ ਸੀ, ਤੇ ਉਹਨਾਂ ਨੇ ਖ਼ਤਮ ਕਰਨ ਤੋਂ ਬਾਅਦ ਫਿਰ ਹੁੁਣ ਪੂਰੀ ਤਰ੍ਹਾਂ ਜਿਹੜੇ ਮਦਰੱਸੇ ਨੇ ਉਹ school ਦੇ ਵਿੱਚ convert ਹੋ ਗਏ ਨੇ ਹੁਣ, ਹੁਣ ਉੱਥੇ ਇਹ ਇਹ ਕਿੱਥੇ ਆ ਆਸਾਮ 'ਚ ਜਾਂ

ਚਲੋ ਮੈਨੂੰ ਹੁਣ ਦਿੱਲੀ ਬਾਰੇ ਵੀ ਪਤਾ ਲੱਗ ਗਿਆ ਇੱਕ, ਤੇ knowledge ਦੀ ਚੀਜ਼

ਹਾਂਜੀ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ COVID ਦਾ ਅਹ ਅਹ ਚੌਵੀ million school ਛੱਡ ਦਿੱਤੇ ਸੀਗੇ ਉਸ time

ਹਾਂਜੀ ਤੇ ਉਹਦੇ ਵਿੱਚ ਕੀ ਸੀ ਜਿੱਦਾਂ pre nursery pre primary schools ਦੇ ਸੀਗੇ ਛੋਟੇ ਛੋਟੇ school ਸੀ local ਜਿੰਨਾਂ ਨੂੰ ਆਪਾਂ ਮਤਲਬ ਕਹਿ ਲਓ play play time school ਹੁੰਦੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਉਸ time ਕਿਉਂਕਿ ਬੱਚੇ ਬਹੁਤ ਛੋਟੇ school ਕੋਈ ਜਾ ਨੀ ਸੀ ਰਿਹਾ ਤਾਂ ਕਰਕੇ ਫਿਰ ਉਹਨਾਂ ਨੇ ਬੰਦ ਕਰ ਦਿੱਤੇ ਸੀ ਤੇ ਉਹ ਉਸ school ਤੇ ਬਹੁਤ ਜ਼ਿਆਦਾ financially ਵੀ ਬਹੁਤ ਨੁਕਸਾਨ ਹੋਇਆ ਸੀ ਸਭ ਨੂੰ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

ਬਾਰੇ ਹੁਣ ਤੁ~ ਤੁਸੀਂ ਇੰਨਾ ਸਾਰਾ ਕੁਛ ਮੈਨੂੰ ਦੱਸਦੇ ਪਏ ਹੋ ਨਾ ਮੈਨੂੰ ਮੈਨੂੰ ਬੜੀ helpful ਮਿਲ ਗਈ ਆ। ਆਪਣਾ project submit ਵੀ ਕਰ ਸਕਦੀ ਹਾਂ ਨਾਲੇ।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 ਨਹੀਂ ਯਾਰ ਮੈਨੂੰ ਨੀ ਪਤਾ।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 Main topic ਹੋਏ ਤਾਂ ਉਸ ਤੋਂ ਵਧੀਆ ਕੀ ਹੋ ਸਕਦਾ ਹਨਾ, ਤੇ ਇਹ ਮਲਾਲਾ ਦਿਵਸ ਹੈ ਇਹ ਮਲਾਲਾ ਜੋ ਸੀ ਨਾ ਇਹ ਪਾਕਿਸਤਾਨ ਦੀ ਇੱਕ ਲੜਕੀ ਸੀ ਬਾਰਾਂ ਗਿਆਰਾਂ ਸਾਲ ਦੀ ਲੜਕੀ ਸੀ,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 ਤੇ ਫਿਰ ਇਹਨੂੰ ਜੋ ਤਾਲੀਬਾਨ ਸੀ ਉੱਥੋਂ ਦੇ ਮਤਲਬ ਕਹਿ ਲਓ ਆਤੰਕਵਾਦੀ ਸੀ ਉਹਨਾਂ ਨੇ ਇਹਦੇ ਸਿਰ ਵਿੱਚ ਗੋਲੀ ਮਾਰੀ ਸੀ, ਤੇ ਇਹਦੇ

ਤੇ ਕਿਉਂਕਿ ਇਹ ਵਿਰੋਧ ਕਰ ਰਹੀ ਸੀ ਨਾ ਕਿ ਮੈਂ school ਜਾਵਾਂਗੀ ਤੇ ਉਹਨਾਂ ਨੇ ਪੂਰੀ ਤਰ੍ਹਾਂ school ਬੰਦ ਕੀਤਾ ਹੋਇਆ ਸੀ ਲੜਕੀਆਂ ਦੇ ਲਈ ਪੜਦੇ 'ਚ ਰਹਿਣ ਲਈ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਬਾਹਰ ਨਹੀਂ ਆਓਗੀਆਂ। ਤੁਸੀਂ ਅੰਦਰ ਹੀ ਰਹੋਗੇ, ਤੇ ਇਹਨੇ ਫਿਰ ਵਿਰੋਧ ਕੀਤਾ ਸੀ ਕਿ ਮੈਂ ਕਰਾਂਗੀ, ਤੇ ਇਹਦੇ ਸਿਰ ਵਿੱਚ ਗੋਲੀ ਮਾਰੀ ਸੀ, ਤੇ ਇਸ ਤੋਂ ਬਾਅਦ ਕਿ ਮਤਲਬ ਤੇ ਲੋਕਾਂ ਦੀ ਦੁਆਵਾਂ ਤੇ ਕੁਛ ਇਹਦਾ ਜਜ਼ਬਾ ਏਦਾਂ ਦਾ ਸੀ ਤੇ ਇਹ ਬਚ ਗਈ ਸੀ operations ਦੇ ਨਾਲ, ਠੀਕ ਹੈ, ਤੇ ਫਿਰ ਇਹਨੇ ਇਹਨੇ ਆਪਣੇ i am ਮਲਾਲਾ ਦੇ ਨਾਮ ਦੀ ਇੱਕ ਕਿਤਾਬ ਵੀ ਇਹਨੇ ਲਿਖੀ ਸੀ ਤੇ ਜੋ ਕਿ ਮਤਲਬ ਕਿ ਦੋ ਹਜ਼ਾਰ ਬਾਰਾਂ ਦੇ ਵਿੱਚ ਅਹ ਸੋ ਕੁੜੀਆਂ ਨੂੰ ਸਿੱਖਿਆ ਕਰਨ ਦੇ ਲਈ promote ਕੀਤਾ ਜਾਂਦਾ ਸੀਗਾ ਤੇ ਫਿਰ ਇਹਨੇ BBC ਲਈ ਵੀ ਲਿਖਣਾ ਸ਼ੁਰੂ ਕੀਤਾ, ਠੀਕ ਹੈ ਤੇ ਹੁਣ ਇਹਨੂੰ ਫਿਰ ਮਤਲਬ ਇੱਕ ideal ਮੰਨਿਆ ਜਾਂਦਾ ਤੇ ਇਸੇ ਲਈ ਇਹਨਾਂ ਨੇ ਬਾਰਾਂ ਜੁਲਾਈ ਨੂੰ ਮਲਾਲਾ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।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 ਹਾਂਜੀ ਆਹ ਕੁੜੀ ਬਾਰੇ ਸੁਣਕੇ ਮੈਨੂੰ ਬਹੁਤ ਜ਼ਿਆਦਾ inspiration ਜਿਹੀ feel ਹੋ ਰਹੀ ਆ ਹੁਣ ਤੁਸੀਂ ਦੱਸਦੇ ਪਏ ਹੋ ਨਾ ਤੁਸੀਂ ਹੁਣ ਜਿਹੜੀ book ਕਹੀ ਆ ਇਹਦੇ ਬਾਰੇ ਉਹ ਜ਼ਰੂਰ ਮੈਂ ਪੜ੍ਹਾਂਗੀ।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

ਬਹੁਤ ਜ਼ਿਆਦਾ ਯਾਰ ਅਗਮ thank you so much ਯਾਰ ਬਹੁਤ ਵਧੀਆ ਲੱਗਿਆ ਤੁਸੀਂ ਮੈਨੂੰ topic ਦੱਸਿਆ ਹੈ, ਤੇ ਨਾ ਮੇਰਾ ਲੱਗਦਾ ਹੈ ਮੇਰਾ ਹੀ ਸਭ ਤੋਂ ਜ਼ਿਆਦਾ best ਹੋਊਗਾ। ਇਹਨਾਂ ਦੇ ਜੋ ਹੋਏ ਨਾ ਇੱਕ ਦੋ topic ਜ਼ਰੂਰ search ਕਰਿਓ ਤੁਹਾਨੂੰ ਮਿਲ ਜਾਣਗੇ ਵਧੀਆ ਜਿਹੇ, ਬਾਕੀ ਮੈਂ ਜਿੰਨਾਂ ਤੁਹਾਨੂੰ ਦੱਸਿਆ ਤੁਸੀਂ ਇਹਨੂੰ ਹੋਰ deeply ਥੋੜ੍ਹਾ ਜਿਹਾ discuss ਕਰਿਓ।

ਹਾਂਜੀ ਹਾਂਜੀ ਬਿਲਕੁਲ ਬਹੁਤ ਧੰਨਵਾਦ ਤੁਹਾਡਾ।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

ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਨਿਕਾਲਿਆ। ਬਹੁਤ ਬਹੁਤ ਧੰਨਵਾਦ ਜੀ।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

ਅੱਜ ਦੇ ਸਮੇਂ ਵਿੱਚ private ਨੌਕਰੀ ਨਾਲੋਂ ਸਰਕਾਰੀ ਨੌਕਰੀ ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਅਤੇ ਤੁਸੀਂ ਅਕਸਰ ਇਹ ਵੀ ਦੇਖਦੇ ਹੋਣੇ ਹੋ ਕਿ ਲੋਕ ਜੋ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਦੇ ਲਈ, ਬਹੁਤ ਜ਼ਿਆਦਾ ਯਤਨ ਕਰਦੇ ਹਨ, ਅਤੇ ਦਿਨ ਰਾਤ ਆਪਣੀ ਪੜ੍ਹਾਈ ਕਰਦੇ ਰਹਿੰਦੇ ਹਨ, ਅਤੇ ਉਹਨਾਂ ਵਿੱਚੋਂ ਕੁੱਝ ਹੀ ਅਜਿਹੇ ਮੁੰਡੇ ਕੁੜੀਆਂ ਹਨ ਜੋ ਸਰਕਾਰੀ ਨੌਕਰੀ ਨੂੰ,

ਕੋਈ ਨਾ ਕੋਈ private ਕਿੱਤਾ ਅਪਣਾਉਣਾ ਪੈਂਦਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ

ਚਾਹੇ ਉਹ ਸਰਕਾਰੀ ਨੌਕਰੀ ਜਿਹਾ ਹੋਵੇ ਜਾਂ ਫਿਰ private ਕੰਮ ਹੋਵੇ ਜਾਂ ਫਿਰ ਕੋਈ ਆਪਣਾ ਕਾਰੋਬਾਰ ਹੋਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਸਰ~ ਨੌਕਰੀ ਤੋਂ ਬਿਨਾਂ ਜਾਂ ਪੈਸੇ ਤੋਂ ਬਿਨਾਂ ਆਪਾਂ,

ਤੇ ਆਪਾਂ ਜੇਕਰ ਅੱਜ ਕੱਲ੍ਹ ਸਮੇਂ ਵਿੱਚ ਇਹ ਦੇਖੀਏ ਤਾਂ ਜੋ ਅੱਜ ਕੱਲ੍ਹ ਦਾ ਸਮਾਜ ਹੈ, ਉਹ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦਾ ਹੈ ਜਿਵੇਂ ਕਿ ਤੁਸੀਂ ਅਕਸਰ ਦੇਖਦੇ ਹੀ ਹੋਣੇ ਹੋ ਕਿ ਜਿਸ ਇਨਸਾਨ ਕੋਲ ਸਰਕਾਰੀ ਨੌਕਰੀ ਹੈ ਉਸ ਇਨਸਾਨ ਨੂੰ ਲੋਕ ਸਮਾਜ ਵਿੱਚ ਬਹੁਤ ਜ਼ਿਆਦਾ ਆਦਰ ਸਨਮਾਨ ਦਿੰਦੇ ਹਨ ਅਤੇ ਉਸਦੀ ਸਮਾਜ ਵਿੱਚ ਇੱਕ ਚੰਗੀ ਇੱਜ਼ਤ ਬਣੀ ਰਹਿੰਦੀ ਹੈ ਜਿਵੇਂ ਕਿ ਜੋ ਵਿਅਕਤੀ ਸਰਕਾਰੀ ਨੌਕਰੀ ਕਰ ਰਿਹਾ ਹੈ, ਉਸਦਾ ਲੋਕ ਬਹੁਤ ਜ਼ਿਆਦਾ ਆਦਰ ਸਨਮਾਨ ਕਰਦੇ ਹਨ ਅਤੇ ਉਸਦੇ ਰਿਸ਼ਤੇਦਾਰ ਵੀ ਉਸਨੂੰ ਬਹੁਤ ਕਾਬਲ ਸਮਝਦੇ ਹਨ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਸ ਇਨਸਾਨ ਕੋਲ ਸਰਕਾਰੀ ਨੌਕਰੀ ਹੈ ਉਸ ਦੀ ਸਮਾਜ ਵਿੱਚ ਇੱਕ ਚੰਗੀ ਇੱਜ਼ਤ ਹੁੰਦੀ ਹੈ। ਅਤੇ ਉਸਦਾ ਆਦਰ ਸਨਮਾਨ ਕਿਤੇ private ਨੌਕਰੀ ਕਰਨ ਵਾਲੇ ਇਨਸਾਨ ਨਾਲੋਂ ਜ਼ਿਆਦਾ ਹੁੰਦਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ। ਅੱਜ ਦੇ ਸਮਾਜ ਵਿੱਚ ਆਪਾਂ ਅਕਸਰ ਹੀ ਇਹ ਦੇਖਣ ਨੂੰ ਮਿਲਦਾ ਹੈ ਕਿ ਜੋ ਸਰਕਾਰੀ ਨੌਕਰੀ, ਵਿੱਚ ਕੰਮ ਕਰ ਰਿਹਾ ਹੈ ਉਸਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਉਸਦੀ ਇੱਜ਼ਤ ਮਾਨਵੀ ਸਮਾਜ ਵਿੱਚ ਵੱਧ ਹੁੰਦੀ ਹੈ ਰਿਸ਼ਤੇਦਾਰਾਂ ਵਿੱਚ ਵੱਧ ਹੁੰਦੀ ਹੈ, ਇਸਦਾ ਕਾਰਨ ਇਹ ਹੈ ਕਿ ਸਰਕਾਰੀ ਕੰਮਾਂ ਵਿੱਚ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਦੌਰ ਤੇ ਕਿਸੇ ਦੀ ਮਦਦ ਕਰ ਸਕੇਗਾ ਅਤੇ ਸਰਕਾਰ ਵੱਲੋਂ ਕੋਈ ਨਾ ਕੋਈ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਵੇਗਾ ਇਸ ਲਈ ਸਰਕਾਰੀ ਨੌਕਰੀ ਕਰਨ ਵਾਲੇ ਨੂੰ, ਵੱਧ ਅਹਿਮੀਅਤ ਅਤੇ ਵੱਧ ਕਾਬਲ ਵੀ ਸਮਝਿਆ ਜਾਂਦਾ ਹੈ ਕਿਉਂਕਿ ਉਹ ਇੱਕ ਸਰਕਾਰੀ ਨੌਕਰੀ ਲੱਗਣ ਲਈ ਉਸਨੂੰ, ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ pass ਕਰਨੀਆਂ ਪੈਂਦੀਆਂ ਹਨ ਜਿਸ ਕਾਰਨ ਉਹ ਆਪਣੇ ਆਪ ਨੂੰ ਇਹ ਸਾਬਿਤ ਕਰ ਪਾਉਂਦਾ ਹੈ ਕਿ ਉਹ ਦੂਸਰਿਆਂ ਨਾਲੋਂ ਵਧੇਰੇ ਥੋੜ੍ਹਾ ਕਾਬਿਲ ਹੈ।

ਕਾਰੋਬਾਰ ਕਰਨ ਵਿੱਚ ਜ਼ਿਆਦਾ ਯੋਗਦਾਨ ਦਿੰਦੇ ਹਨ, ਅਤੇ ਉਹਨਾਂ ਨੂੰ ਆਪਣੇ ਕਾਰੋਬਾਰ ਕਰਨ ਵਿੱਚ ਕਿਤੇ ਜ਼ਿਆਦਾ ਖ਼ੁਸ਼ੀ ਮਿਲ ਪਾਉਂਦੀ ਹੈ, ਜਿਵੇਂ ਕਿ ਤੁਸੀਂ ਅਕਸਰ ਹੀ ਦੇਖਦੇ ਹੋਣੇ ਹੋ ਕਿ ਕੁੱਝ ਲੋਕ ਅਜਿਹੇ ਹਨ ਜੋ ਆਪਣਾ ਖੁੱਦ ਦਾ ਕਾਰੋਬਾਰ ਕਰਨਾ ਪਸੰਦ ਕਰਦੇ ਹਨ, ਜਿਵੇਂ ਕਿ ਖੁੱਦ ਦਾ dairy farm ਖੋਲ ਲੈਣਾ ਮੱਛੀ ਪਾਲਣ, ਮੁਰਗੀ ਪਾਲਣ ਜਾਂ ਕੋਈ ਹੋਰ ਅਜਿਹਾ ਕਿੱਤਾ ਅਪਣਾਉਂਦੇ ਹਨ, ਜਿਸ ਵਿੱਚ ਕਿ ਉਹਨਾਂ ਨੂੰ ਕਾਫ਼ੀ ਆਮਦਨ ਵੀ ਹੋ ਪਾਉਂਦੀ ਹੈ ਅਤੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਰਹਿੰਦੇ ਹਨ। ਅਤੇ ਤੁਸੀਂ ਇੱਕ ਗੱਲ ਇਹ ਵੀ ਦੇਖਦੇ ਹੋਣੇ ਹੋ ਕਿ ਜੋ ਲੋਕ ਸਰਕਾਰੀ ਕਿੱਤਾ ਅਪਣਾਉਂਦੇ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਘਰ ਦੇ ਆਪਣੇ ਪਰਿਵਾਰ ਦੇ, ਮੈਂਬਰਾਂ ਤੋਂ ਕਾਫ਼ੀ ਦੂਰ ਜਾਣਾ ਪੈਂਦਾ ਹੈ ਅਤੇ ਨੌਕਰੀ ਕਰਨਾ ਪੈਂਦਾ ਹੈ, ਇਸ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਨੌਕਰੀ ਤਾਂ ਮਿਲ ਜਾਂਦੀ ਹੈ ਪਰ ਉਹ ਆਪਣੇ ਪਰਿਵਾਰ ਦੇ ਲੋਕਾਂ ਤੋਂ, ਕਿਤੇ ਦੂਰ ਹੋ ਜਾਂਦੇ ਹਨ, ਤੁਸੀਂ ਕੀ ਇਸ ਗੱਲ ਨਾਲ ਸਹਿਮਤ ਹੋ ਕਿ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਨੌਕਰੀ ਕਰਨਾ ਚੰਗਾ ਹੈ ਜਾਂ ਫਿਰ ਨਹੀਂ।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 ਆਪਾਂ ਨੂੰ ਕੰਮ ਤਾਂ ਕਰਨਾ ਹੀ ਪੈਂਦਾ ਹੈ, ਅੱਜ ਦੇ ਸਮੇਂ ਵਿੱਚ ਚਾਹੇ ਉਹ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਨੌਕਰੀ ਕੋਈ ਵੀ ਕਰਦਾ ਹੈ ਉਸਨੂੰ ਉੱਥੇ ਜਾਣਾ ਪੈਂਦਾ ਹੈ ਕਰਨ ਆਪਣੇ ਪਰਿਵਾਰ ਦੀ ਖ਼ਾਤਿਰ ਅਤੇ ਨਾਲ ਹੀ ਜੇਕਰ ਸ~ ਅੱਜ ਦੇ ਸਮੇਂ ਵਿੱਚ ਕਈ ਇਹੋ ਜਿਹੀਆਂ ਵੀ ਨੌਕਰੀਆਂ ਹਨ ਜਿਸ ਵਿੱਚ ਪੂਰੀ family ਵੀ Husband ਅਤੇ wife ਦੋਨੇ ਇਕੱਠੇ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਇਕੱਠੇ ਉੱਥੇ ਹੀ ਇੱਕੋ ਜਗ੍ਹਾ ਤੇ ਹੀ ਕੰਮ ਮਿਲ ਜਾਂਦਾ ਹੈ, ਜਿਸ ਕਾਰਨ ਉਹਨਾਂ ਦੀ ਆਪਣੀ ਪਰਿਵਾਰਕ

ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਜਿਵੇਂ ਫ਼ੌਜ ਦੀ ਨੌਕਰੀ ਹੈ ਇਹ ਇੱਕ ਅਜਿਹੀ ਨੌਕਰੀ ਹੈ ਜੋ ਕਿ ਇਨਸਾਨ ਨੂੰ, ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਕੇ ਕਰਨੀ ਪੈਂਦੀ ਹੈ, ਇਸ ਵਿੱਚ ਕੀ ਹੁੰਦਾ ਹੈ ਕਿ ਉਸਨੂੰ ਪੈਸਾ ਤਾਂ ਚੰਗਾ ਮਿਲਦਾ ਹੈ, ਲੇਕਿੰਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਬਹੁਤ ਦੂਰ, ਰਹਿੰਦਾ ਹੈ ਅਤੇ duty ਕਰਦਾ ਹੈ, ਕੀ ਤੁਸੀਂ ਫ਼ੌਜ ਦੀ ਨੌਕਰੀ ਨੂੰ ਚੰਗਾ ਸਮਝਦੇ ਹੋ, ਜਾਂ ਫਿਰ ਨਹੀਂ, ਇਸ ਬਾਰੇ ਕੀ ਕਹਿਣਾ ਚਾਹੋਗੇ। ਫ਼ੌਜ ਦੀ ਨੌਕਰੀ ਦੇਸ ਲਈ ਨੌਕਰੀ ਹੈ ਇਸਨੂੰ ਆਪਾਂ ਮਾੜਾ ਤਾਂ ਨੀ ਕਹਿ ਸਕਦੇ ਇਹ ਇੱਕ ਦੇਸ ਭਗਤੀ ਭਰੀ ਨੌਕਰੀ ਹੈ ਅਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਕਈਆਂ ਨੂੰ ਮਜ਼ਬੂਰੀ, ਲਈ ਵੀ ਨੌਕਰੀ ਕਰਨੀ ਪੈਂਦੀ ਹੈ ਕਿਉਂਕਿ ਇਸ ਵਿੱਚ ਲੱਗਣਾ ਥੋੜ੍ਹਾ ਜਿਹਾ ਸੌਖਾ ਹੈ ਬਾਕੀ ਨੌਕਰੀਆਂ ਨਾਲੋਂ ਇਸ ਲਈ ਕਈ ਇਸ ਨੂੰ ਸ਼ੌਂਕ ਨਾਲ ਕਰਦੇ ਹਨ, ਕਈ ਮਜ਼ਬੂਰੀ ਨਾਲ।

ਜ਼ਰੂਰ ਰਹਿੰਦਾ ਹੈ ਪਰ ਕਿਤੇ ਨਾ ਕਿਤੇ ਉਹਨਾਂ ਦੇ ਘਰ ਦੇ ਪਰਿਵਾਰ ਦਾ ਆਰਥਿਕ ਤੌਰ ਤੇ ਸਤਰ ਉੱਚਾ ਵੀ ਹੁੰਦਾ ਹੈ ਅਤੇ ਉਹਨਾਂ ਨੂੰ ਨਾਮ ਵੀ ਹੁੰਦਾ ਹੈ ਕਿ ਉਹ ਦੇਸ ਦੇ ਲਈ ਸੇਵਾ ਕਰ ਰਹੇ ਹਨ ਉਹਨਾਂ ਦਾ ਬੇਟਾ। ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਫ਼ੌਜ ਦੀ ਨੌਕਰੀ ਹੈ ਉਹ ਇੱਕ ਦੇਸ ਭਗਤੀ ਵਾਲੀ ਨੌਕਰੀ ਹੈ ਕਿਉਂਕਿ ਜੋ ਇੱਕ ਫ਼ੌਜ ਦੀ ਨੌਕਰੀ ਕਰ ਰਿਹਾ ਹੁੰਦਾ ਹੈ, ਉਸ ਇਨਸਾਨ ਦੀ ਸਮਾਜ ਵਿੱਚ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਹੈ ਅਤੇ ਇੱਕ ਫ਼ੌਜੀ ਨੂੰ ਲੋਕ ਬਹੁਤ ਜ਼ਿਆਦਾ ਆਦਰ ਮਾਣ ਵੀ ਦਿੰਦੇ ਹਨ ਕਿਉਂਕਿ ਫ਼ੌਜ ਦੀ ਨੌਕਰੀ ਕਰਨਾ ਹਰ ਇੱਕ ਇਨਸਾਨ ਦੇ ਲਾਇਕ ਨਹੀਂ ਹੈ ਇਹ ਨੌਕਰੀ ਦੇਖਿਆ ਜਾਵੇ ਤਾਂ ਇੰਨੀ ਸੌਖੀ ਵੀ ਨਹੀਂ ਹੈ ਕਿ ਇਸਨੂੰ ਹਰ ਇਨਸਾਨ ਕਰ ਸਕੇ ਕਿਉਂਕਿ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਅਤੇ border ਤੇ ਦੇਸ ਦੀ ਰੱਖਿਆ ਕਰਨਾ ਇਹ ਕਿਤੇ ਸੌਖਾ ਕੰਮ ਵੀ ਨਹੀਂ ਹੈ ਅਤੇ ਤੁਸੀਂ ਅਕਸਰ ਇਹ ਦੇਖਦੇ ਹੀ ਹੋਣੇ ਹੋ ਕਿ ਜੋ ਇੱਕ ਫ਼ੌਜੀ ਹੈ ਉਸਦਾ ਲੋਕ ਬਹੁਤ ਜ਼ਿਆਦਾ ਆਦਰ ਸਨਮਾਨ ਅਤੇ ਇੱਜ਼ਤ ਦਿੰਦੇ ਹਨ ਅਤੇ ਜੇ ਆਪਾਂ ਕਿਸੇ ਦੂਸਰੇ ਨੌਕਰੀ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਲੋਕਾਂ ਨੂੰ ਵੀ ਕਾਫ਼ੀ ਇੱਜ਼ਤ ਸਨਮਾਨ ਮਿਲਦਾ ਹੈ ਅਤੇ ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਹੈ ਕਿ ਕੁਛ ਲੋਕ ਅਜਿਹੇ ਹਨ ਜੋ ਸਰਕਾਰੀ ਨੌਕਰੀ ਤੋਂ private ਨੌਕਰੀ ਕਰਦੇ ਹਨ ਉਹਨਾਂ ਨੂੰ ਸਰਕਾਰੀ ਨੌਕਰੀ ਨਾਲੋਂ private ਨੌਕਰੀ ਵਿੱਚ ਕਿਤੇ ਜ਼ਿਆਦਾ ਆਮਦਨ ਹੁੰਦੀ ਹੈ ਅਤੇ ਕੁੱਝ ਲੋਕ ਕੀ ਹੁੰਦੇ ਹਨ ਚਾਹੇ ਸਰਕਾਰੀ ਨੌਕਰੀ ਵਿੱਚ ਪੈਸਾ ਘੱਟ ਮਿਲੇ ਲੇਕਿੰਨ ਉਹ ਸਰਕਾਰੀ ਨੌਕਰੀ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰੀ ਨੌਕਰੀ ਨੂੰ ਅਹਿਮੀਅਤ ਵੱਧ ਇਸ ਲਈ ਦਿੱਤੀ ਜਾ ਰਹੀ ਹੈ ਅੱਜ ਦੇ ਸਮੇਂ ਵਿੱਚ ਤਾਂ ਕਿ ਉਹ ਇੱਕ ਪੱਕੀ ਨੌਕਰੀ ਹੈ private ਨੌਕਰੀਆਂ ਵਿੱਚ ਕੀ ਹੁੰਦਾ ਹੈ ਕਿ ਉਹ private owner

ਅਤੇ ਉਹਨਾਂ ਦੀ ਆਰਥਿਕ ਤੌਰ ਤੇ ਨੌਕਰੀ ਜਦੋਂ ਚਲੀ ਜਾਂਦੀ ਹੈ ਤਾਂ ਉਸਨੂੰ ਕਈ ਪ੍ਰਕਾਰ ਦੇ ਆਰਥਿਕ ਤੌਰ ਤੇ ਪਰਿਵਾਰ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰੀ ਨੌਕਰੀ ਇੱਕ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 ਉਸਦੀ ਰੋਜ਼ੀ ਰੋਟੀ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵਾਧਾ ਨਾ ਆਵੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਵੇਂ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਆਪਾਂ ਨੂੰ pension ਵੀ ਮਿਲਦੀ ਹੈ retirement ਤੇ ਵੀ ਕੁਛ ਪੈਸਾ ਮਿਲਦਾ ਹੈ ਇਹ ਸਭ ਸਹੂਲਤਾਂ private ਨੌਕਰੀਆਂ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੀਆਂ, ਇਸ ਲਈ ਉਹ ਜ਼ਿਆਦਾ ਸਰਕਾਰੀ ਨੌਕਰੀ ਨੂੰ ਅਹਿਮੀਅਤ ਦਿੰਦਾ ਹੈ। ਜਿਵੇਂ ਕਿ ਤੁਸੀਂ ਕਿਹਾ ਕਿ ਲੋਕ ਸਰਕਾਰੀ ਨੌਕਰੀ ਨੂੰ ਅਹਿਮੀਅਤ ਜ਼ਿਆਦਾ ਇਸ ਕਰਕੇ ਦਿੰਦੇ ਹਨ ਕਿ ਉਹਨਾਂ ਨੂੰ ਇੱਕ ਤਾਂ ਹਰ ਮਹੀਨੇ ਇੱਕ ਤਰ੍ਹਾਂ ਦਾ ਆਮਦਨ ਚੰਗੀ ਆਉਂਦੀ ਹੈ ਅਤੇ ਉਹਨਾਂ ਨੂੰ retirement ਤੇ ਕੁਛ ਪੈਸਾ ਵੀ ਮਿਲਦਾ ਹੈ ਅਤੇ ਉਹਨਾਂ ਦੀ pension ਵੀ ਲੱਗ ਜਾਂਦੀ ਹੈ ਇਸ ਕਰਕੇ ਲੋਕ, ਸਰਕਾਰੀ ਨੌਕਰੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਅਤੇ ਤੁਸੀਂ ਇਹ ਵੀ ਕਹਿ ਰਹੇ ਸੀ ਕਿ private ਨੌਕਰੀ ਵਿੱਚ ਇਹ ਸਭ ਸਹੂਲਤਾਂ ਨਹੀਂ ਮਿਲ ਪਾਉਂਦੀਆਂ ਤਾਂ ਕਰਕੇ ਲੋਕ ਸਰਕਾਰੀ ਨੌਕਰੀ ਨੂੰ ਜ਼ਿਆਦਾ, ਪਹਿਲ ਦਿੰਦੇ ਹਨ ਅਤੇ ਇੱਕ ਗੱਲ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਜਦੋਂ ਪਿੱਛੇ ਕੋਰੋਨਾ ਕਾਲ ਦਾ ਸਮਾਂ ਚੱਲ ਰਿਹਾ ਸੀ, ਉਹਨਾਂ ਦਿਨਾਂ ਵਿੱਚ ਜੋ ਸਰਕਾਰੀ ਨੌਕਰੀ ਵਾਲੇ ਲੋਕ ਸਨ, ਉਹਨਾਂ ਨੂੰ ਘਰ ਬੈਠੇ ਹੀ ਆਪਣੀਆਂ ਪੂਰੀਆਂ ਤਨਖਾਹਾਂ ਮਿਲ ਰਹੀਆਂ ਸਨ ਅਤੇ ਜੋ private ਨੌਕਰੀਆਂ ਕਰ ਰਹੇ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਨੌਕਰੀ ਤੋਂ ਹੱਥ ਧੌਣਾ, ਪੈ ਗਿਆ ਸੀ ਅਤੇ ਤੁਸੀਂ ਇੱਕ ਗੱਲ ਇਹ ਵੀ ਦੇਖੀ ਹੋਣੀ ਹੈ ਕਿ ਜੋ ਸਰਕਾਰੀ ਨੌਕਰੀ ਵਾਲੇ ਸਨ ਉਹਨਾਂ ਨੂੰ ਕੋਈ ਕੰਮ ਵੀ ਨੀ ਕਰਨਾ ਪੈ ਰਿਹਾ ਸੀ ਅਤੇ ਘਰ ਬੈਠੇ ਹੀ ਉਹਨਾਂ ਦੀਆਂ ਤਨਖਾਹਾਂ, ਆ ਰਹੀਆਂ ਸਨ ਕੀ ਤੁਸੀਂ ਅਜਿਹੇ ਕੋਈ ਵਿਅਕਤੀ ਦੇਖੇ ਹਨ ਜੋ ਕੋਰੋਨਾ ਕਾਲ ਵਿੱਚ ਘਰ ਬੈਠੇ ਹੀ ਉਹਨਾਂ ਨੂੰ ਆਪਣੀ ਤਨਖਾਹਾਂ ਮਿਲ ਰਹੀਆਂ ਸਨ ਜਾਂ ਤੁਸੀਂ ਇਸ ਤੇ ਹੋਰ ਕੀ ਵਿਚਾਰ ਪੇਸ ਕਰਨਾ ਚਾਹੋਗੇ? ਹਾਂ ਆਪਣਾ ਪੰਜਾਬ ਰਾਜ ਵਿੱਚ ਆਪਾਂ ਅਕਸਰ ਹੀ lockdown ਵਿੱਚ ਇਹ ਦੇਖਿਆ ਸੀਗਾ ਕਿ ਹਰ ਵਰਗ ਦੇ ਨੂੰ ਹਰ ਵਰਗ ਦੇ ਲੋਕਾਂ ਨੂੰ ਉਸ time ਘਰੇ ਰਹਿਣਾ ਪੈ ਰਿਹਾ ਸੀਗਾ, ਚਾਹੇ ਉਹ ਸਰਕਾਰੀ ਨੌਕਰੀਆਂ ਵਾਲੇ ਸੀਗੇ ਚਾਹੇ ਉਹ private ਨੌਕਰੀਆਂ ਵਾਲੇ ਸੀਗੇ ਇੱਥੋਂ ਤੱਕ ਕਿ ਸਿਰਫ਼ ਇੱਕਲੇ ਪੁਲਿਸ ਵਾਲਿਆਂ ਨੂੰ ਕੰਮ ਕਰਨਾ ਪੈ ਰਿਹਾ ਸੀਗਾ ਇਹਦੇ ਵਿੱਚ ਆਪਾਂ ਇਹ ਦੇਖਿਆ ਕਿ ਜਦੋਂ ਆਪਣੇ ਸਾਰੇ ਮੁਲਾਜ਼ਮ ਘਰਾਂ ਵਿੱਚ ਬੈਠਿਆਂ ਹੀ ਸਰਕਾਰੀ ਨੌਕਰੀਆਂ ਵਾਲੇ ਉਹਨਾਂ ਨੂੰ ਤਾਂ ਉਹਨਾਂ ਸਰਕਾਰਾਂ ਵੱਲੋਂ ਤਨਖਾਹਾਂ ਬਰਾਬਰ ਮਿਲ ਰਹੀਆਂ ਸਨ। ਪਰ ਜਿਹੜੇ private ਵਾਲੇ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਨਹੀਂ ਮਿਲ ਰਹੀਆਂ ਸਨ ਅਤੇ ਕਈਆਂ ਨੂੰ ਤਾਂ ਆਪਣੀ ਨੌਕਰੀ ਤੋਂ ਵੀ ਹੱਥ ਧੌਣਾ ਪੈ ਰਿਹਾ ਸੀਗਾ, ਇਸੇ ਲਈ ਜਿਵੇਂ ਆਪਾਂ ਦੇਖਿਆ ਕਿ ਪ~ ਪੰਜਾਬ ਕੋਲ ਜਾਂ ਕਿਸੇ ਹੋਰ ਰਾਜਾਂ ਦੀਆਂ ਪੁਲਿਸ ਵਾਲੇ ਕੰਮ ਕਰ ਰਹੇ ਸੀ ਉਹਨਾਂ ਨੂੰ ਵੱਧ ਪੈਸੇ ਮਿਲ ਰਹੇ ਸੀ ਕੋਰੋਨਾ ਦੇ time ਵਿੱਚ ਕੰਮ ਕਰਨ ਲਈ ਇਹ ਸਭ ਸਹੂਲਤਾਂ ਵਿਅਕਤੀਆਂ ਨੂੰ ਮਿਲ ਸਕਦੀਆਂ ਹਨ ਸਰਕਾਰੀ ਨੌਕਰੀਆਂ ਵਿੱਚ, ਦੂਸਰਾ ਅੱਜ ਕੱਲ੍ਹ ਇਹ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਦਿਨੋ ਦਿਨ ਘ~ ਥੋੜ੍ਹਾ ਜਿਹਾ ਘੱਟ ਹੋਇਆ ਜਾ ਰਿਹਾ ਹੈ।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 ਤਨਖਾਹਾਂ ਲੈ ਰਹੇ ਸਨ ਅਤੇ private ਨੌਕਰੀਆਂ ਵਾਲੇ ਨੂੰ ਤਾਂ ਆਪਣੀਆਂ ਨੌਕਰੀਆਂ ਤੋਂ ਹੱਥ ਧੌਣਾ ਪੈ ਗਿਆ ਸੀ ਇਸ ਤੋਂ ਇਲਾਵਾ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਅਕਸਰ ਦੇਖਦੇੇ ਹੀ ਹੋਣੇ ਹੋ ਕਿ ਪੰਜਾਬ ਸਰਕਾਰ ਜਾਂ ਹੋਰ ਕੋਈ ਰਾਜਾਂ ਵਿੱਚ ਹਰ ਸਾਲ ਕਿੰਨੀਆਂ ਹੀ ਨੌਕਰੀਆਂ ਨਿਕਲਦੀਆਂ ਹਨ ਜਿਵੇਂ ਕਿ ਪੁਲਿਸ ਦੀਆਂ ਨੌਕਰੀਆ, Bank ਦੀਆਂ ਨੌਕਰੀਆਂ ਜਾਂ ਫਿਰ ਹੋਰ ਅਲੱਗ ਅਲੱਗ department ਦੀਆਂ ਨੌਕਰੀਆਂ ਨਿਕਲਦੀਆਂ ਹਨ ਅਤੇ ਉਹਨਾਂ ਵਿੱਚ ਲੱਖਾਂ ਹੀ ਮੁੰਡੇ ਕੁੜੀਆਂ ਆਪਣੇ form ਭਰਦੇ ਹਨ। ਅਤੇ ਉਹਨਾਂ ਵਿੱਚੋਂ ਕੁੱਝ ਹੀ ਮੁੰਡੇ ਕੁੜੀਆਂ ਅਜਿਹੇ ਹਨ, ਜੋ ਨੌਕਰੀਆਂ ਨੂੰ ਹਾਸ਼ਲ ਕਰ ਪਾਉਂਦੇ ਹਨ ਅਤੇ ਬਾਕੀ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਹਨ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਨੌਕਰੀਆਂ ਤਾਂ ਹਰ ਸਾਲ ਲੱਖਾਂ ਹੀ ਨਿਕਲਦੀਆਂ ਹਨ ਲੇਕਿੰਨ ਉਹਨਾਂ ਨੂੰ ਹਾਸ਼ਿਲ ਕੁੱਝ ਕੁ ਲੋਕ ਹੀ ਕਰ ਪਾਉਂਦੇ ਹਨ ਅਤੇ ਸਾਰੇ ਲੋਕ ਉਹਨਾਂ ਨੂੰ ਹਾਸ਼ਿਲ ਨਹੀਂ ਕਰ ਪਾਉਂਦੇ, ਇਸ ਵਿੱਚ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕੁੱਝ ਕਾਬਿਲ ਲੋਕ ਹੀ ਹੁੰਦੇ ਹਨ ਜੋ ਨੌਕਰੀਆਂ ਨੂੰ ਹਾਸ਼ਿਲ ਕਰ ਪਾਉਂਦੇ ਹਨ, ਅਤੇ ਜਿੰਨਾਂ ਵਿੱਚ ਕੋਈ ਨਾ ਕੋਈ ਥੋੜ੍ਹੀ ਬਹੁਤ ਕਮੀ ਰਹਿ ਜਾਂਦੀ ਹੈ, ਉਹ ਉਹਨਾਂ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਜਾਂ ਫਿਰ ਤੁਸੀਂ ਇਸ ਬਾਰੇ ਹੋਰ ਕੀ ਸਲਾਹ ਦੇਣੀ ਚਾਹੋਗੇ ਕਿ ਕਿਸੇ ਵੀ ਇਨਸਾਨ ਨੂੰ ਆਪਣੀ ਨੌਕਰੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਸਰਕਾਰੀ ਵਿੱਚ ਜ਼ਿਆਦਾ ਫ਼ਾਇਦਾ ਹੈ ਜਾਂ ਫਿਰ private ਨੌਕਰੀ ਵਿੱਚ ਜ਼ਿਆਦਾ ਫ਼ਾਇਦਾ ਹੈ।

ਨੌਕਰੀ ਅੱਜ ਦੇ time ਵਿੱਚ ਹਰ ਇੱਕ ਇਨਸਾਨ ਨੂੰ ਨੌਕਰੀ ਤਾਂ ਕਰਨੀ ਹੀ ਪੈਣੀ ਹੈ ਜੋ ਮਰਜ਼ੀ ਹੋ ਜਾਏ ਕਿਤੇ ਨਾ ਕਿਤੇ ਪਰ ਕਿਤੇ ਆਪਾਂ ਨੂੰ ਆਪਾਂ ਅਕਸਰ ਦੇਖਦੇ ਹਾਂ ਕਿ ਸਰਕਾਰੀ ਨੌਕਰੀਆਂ ਵਿੱਚ ਜ਼ਿਆਦਾ ਸਹੂਲਤਾਂ ਹੋਣ ਕਰਕੇ ਅਕਸਰ ਹਰ ਇੱਕ ਕੁੜੀ ਜਾਂ ਮੁੰਡਾ ਸਰਕਾਰੀ ਨੌਕਰੀ ਵੱਲ ਜ਼ਿਆਦਾ ਰੁਝਾਨ ਦਿੰਦਾ ਹੈ ਇਸ ਲਈ ਉਹ ਆਪਣੇ ਕੰਮ ਤੋਂ ਪਹਿਲੇ ਆਪਣੇ private ਕੰਮ ਤੋਂ ਪਹਿਲੇ ਸਰਕਾਰੀ ਨੌਕਰੀ ਵੱਲ ਧਿਆਨ ਦਿੰਦਾ ਹੈ ਅਤੇ ਜੇ ਉਸਨੂੰ ਨਹੀਂ ਜਾ ਪਾਉਂਦਾ ਤਾਂ ਉਹ private ਕੰਮ ਆਪਣਾ ਸ਼ੁਰੂ ਕਰ ਲੈਂਦਾ ਹੈ ਨਾਲ ਦੀ ਨਾਲ ਹੀ ਉਹ ਆਪਾਂ ਦੇਖਦੇ ਹਾਂ ਕਿ ਆਪਾਂ ਪੰਜਾਬ ਸਰਕਾਰ ਜਾਂ ਹੋਰ ਰਾਜਾਂ ਦੇ ਸਰਕਾਰੀ ਨੌਕਰੀਆਂ ਤਾਂ ਨਿਕਲਦੀਆਂ ਰਹਿੰਦੀਆਂ ਹਨ ਇਸ ਉਸਨੂੰ ਪੂਰਤੀ ਕਰਨ ਲਈ ਬੱਚੇ ਵੱਧ ਹੁੰਦੇ ਹਨ, ਇਸਦਾ ਦੂਸਰਾ ਕਾਰਨ ਇਹ ਹੈ ਕਿ ਆਪਾਂ ਦੇਖਿਆ ਕਿ ਜਨਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਜਨਸੰਖਿਆ ਵੱਧ ਰਹੀ ਹੈ ਜਿਸ ਨਾਲ ਕਿ ਹਰ ਇਨਸਾਨ ਨੂੰ ਨੌਕਰੀ ਦੇ ਪਾਉਣਾ ਕਿਤੇ ਸੰਭਵ ਨਹੀਂ ਹੈ।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 ਦੱਸ ਸਕਦੇ ਹੋ ਜੋ ਇਨਸਾਨ ਨੂੰ ਅਪਣਾਉਣ ਅਪਣਾਉਣਾ ਚਾਹੀਦੇ ਹਨ ਤਾਂ ਕਿ ਉਸਦਾ ਹੱਥੀ ਜੀਵਨ ਸੁਧਾਰ ਕੀਤਾ ਜਾ ਸਕੇ ਇਸ ਬਾਰੇ ਕੀ ਕਹਿਣਾ ਚਾਹੋਗੇ? ਹਾਂ ਅੱਜ ਦੇ time ਵਿੱਚ ਬਹੁਤ ਸਾਰੇ ਇਹੋ ਜਿਹੇ ਕਿੱਤੇ ਹਨ ਜਿੰਨਾਂ ਨੂੰ ਅਪਣਾ ਕੇ ਹਰ ਕੋਈ ਨਾ ਕੋਈ ਵਿਅਕਤੀ ਬਹੁਤ ਜ਼ਿਆਦਾ ਪੈਸਾ ਕਮਾ ਸਕਦਾ ਹੈ ਅਤੇ ਆਰਥਿਕ ਤੌਰ ਤੇ ਆਪਦੇ ਆਪ ਨੂੰ ਉੱਚੇ ਸਤਰ ਤੇ ਵੀ ਲਿਜਾਇਆ ਜਾ ਸਕਦਾ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਸਰਕਾਰਾਂ ਵੀ ਅੱਜ ਕੱਲ੍ਹ ਬਹੁਤ ਸਾਰੇ ਇਹੋ ਜਿਹੇ loan ਛੋਟੇ ਕਿਸਾ~ ਛੋਟੇ ਮਜ਼ਦੂਰ ਵਰਗ ਦੇ ਲੋਕਾਂ ਨੂੰ ਜਾਂ ਵਿਦਿਆਰਥੀਆਂ ਨੂੰ loan provide ਕਰਵਾ ਰਹੀ ਹੈ।

ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਸਰਕਾਰਾਂ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਆਪਣਾ role ਅਦਾ ਕਰ ਰਹੇ ਹਨ ਨਾਲ ਦੀ ਨਾਲ ਆਪਾਂ ਦੇਖਦੇ ਹਾਂ ਕਿ ਜਦੋਂ ਨੌਕਰੀ ਸਰਕਾਰੀ ਨੌਕਰੀ ਤੋਂ ਕੋਈ ਵੀ ਲੜਕਾ ਜਾਂ ਲੜਕੀ ਰਹਿ ਜਾਂਦੇ ਹਨ ਤਾਂ ਉਸਨੂੰ ਕੰਮ ਕਰਨ ਲਈ ਕਿਸੇ private job ਲਈ ਜਾਂ ਆਪਣਾ ਆਪ ਦਾ ਖੁੱਦ ਦਾ business ਕਰਨ ਦਾ ਹੀ option ਬਚਦੀ ਹੈ ਇਸ ਲਈ ਉਹਨਾਂ ਨੂੰ,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 ਕਰਨਾ ਵੀ ਪੈਂਦਾ ਹੈ ਕਈ ਵਾਰੀ ਬਹੁਤ ਜ਼ਲਦੀ ਮਿਲ ਜਾਂਦੇ ਹਨ, ਕਈ ਵਾਰੀ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ। ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਹਰ ਇਨਸਾਨ ਨੂੰ ਸਰਕਾਰੀ ਨੌਕਰੀ ਤੇ ਤਾਂ ਕੋਸ਼ਿਸ਼ ਕਰਨੀ ਹੀ ਚਾਹੀਦੀ ਹੈ ਕਿ ਉਸਨੂੰ ਸਰਕਾਰੀ ਨੌਕਰੀ ਮਿਲ ਸਕੇ ਲੇਕਿੰਨ ਮੈਂ ਇੱਕ ਇਹ ਵੀ ਸਲਾਹ ਦੇਣਾ ਚਾਹਾਂਗਾ ਕਿ ਇਨਸਾਨ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਆਪਣਾ ਖੁੱਦ ਦਾ ਵੀ ਕੋਈ ਨਾ ਕੋਈ ਕਿੱਤਾ ਅਪਣਾਉਣਾ ਚਾਹੀਦਾ ਹੈ ਤਾਂ ਕਿ ਉਸਨੂੰ ਪੈਸੇ ਦੀ ਘਾਟ ਨਾ ਹੋਵੇ ਅਤੇ ਉਸਦੀ ਆਰਥਿਕ ਸਥਿੱਤੀ ਕਾਇਮ ਰਹਿ ਸਕੇ, ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਕੁੱਝ ਅਜਿਹੇ ਕਿੱਤੇ ਹਨ ਜਿਸ ਨੂੰ ਕਿ ਇਨਸਾਨ ਆਪਣੇ ਨਿੱਜੀ ਜੀਵਨ ਵਿੱਚ, ਅਪਣਾ ਕੇ ਆਪਣਾ ਆਰਥਿਕ ਜੀਵਨ ਖ਼ੁਸ਼ਹਾਲ ਕਰ ਸਕਦਾ ਹੈ ਜਿਵੇਂ ਕਿ ਤੁਸੀਂ ਦੇਖਦੇ ਹੀ ਹੋਣੇ ਹੋ ਕਿ ਕੁੱਝ ਲੋਕ ਅਜਿਹੇ ਹਨ ਜੋ dairy farming ਦਾ ਧੰਦਾ ਅਪਣਾ ਲੈਂਦੇ ਹਨ, ਜਾਂ ਫਿਰ ਮੱਛੀ ਪਾਲਣ ਦਾ ਜਾਂ ਫਿਰ ਮੁਰਗੀ ਪਾਲਣ ਦਾ, ਇਹ ਧੰਦੇ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਸਰਕਾਰੀ ਨੌਕਰੀਆਂ ਦੇ ਮੁਕਾਬਲੇ ਹੀ ਪੈਸਾ, ਤੇ ਜਾਂਦੇ ਹਨ ਅਤੇ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਇਨਸਾਨ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਇੰਨਾ ਧੰਦਿਆਂ ਵਿੱਚ ਆਪਣਾ ਯੋਗਦਾਨ ਦੇ ਪਾਉਂਦਾ ਹੈ ਕੀ ਤੁਸੀਂ dairy farming

Dairy farm ਵਰਗਾ ਜਾਂ ਮੱਛੀ ਪਾਲਣ ਜਾਂ ਫਿਰ ਮੁਰਗੀ farm ਵਰਗੇ ਧੰਦੇ ਇੱਕ ਬਹੁਤ ਹੀ ਲਾਭਦਾਇਕ ਧੰਦੇ ਹਨ ਅੱਜ ਦੇ ਸਮੇਂ ਵਿੱਚ ਜੋ ਕਿ ਬਹੁਤ ਹੀ ਜ਼ਿਆਦਾ ਲਾਭਦਾਇਕ ਸਾਬਿਤ ਹੋ ਰਹੇ ਹਨ But ਇਸਦਾ ਇੱਕ ਕਾਰਣ ਇਹ ਹੈ ਕਿ ਆਪਾਂ ਇਸਨੂੰ ਕਰਨ ਲਈ ਆਪਾਂ ਨੂੰ ਵੱਧ ਤੋਂ ਵੱਧ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਕਿਉਂਕਿ ਇਹ ਇੱਕ ਜਾਂ ਦੋ ਦੇ ਹੱਥ ਦੇ ਕੰਮ ਨਾਲ ਪੂਰਾ ਨਹੀਂ ਹੋ ਪਾਉਂਦਾ, ਇਸ ਲਈ ਇਸਨੂੰ ਕੰਮ ਕਰਨ ਲਈ ਵੱਧ ਤੋਂ ਵੱਧ ਪਰਿਵਾਰ ਮੈਂਬਰਾਂ ਦੀ ਲੋੜ ਪੈਂਦੀ ਹੈ ਜਿੰਨਾਂ ਦੇ ਪਰਿਵਾਰ ਵੱਡੇ ਹਨ ਉਹਨਾਂ ਨੂੰ ਤਾਂ ਇਹ ਧੰਦਾ ਬਿਲਕੁਲ ਅਪਣਾ ਲੈਣਾ ਚਾਹੀਦਾ ਹੈ ਅਤੇ ਇਸਨੂੰ ਬਿਲਕੁਲ

ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਪੰਜਾਬ ਵਰਗੇ ਰਾਜਾਂ ਵਿੱਚ ਕੁੱਝ ਲੋਕ ਅਜਿਹੇ ਹਨ ਜੋ ਕਿ ਖੇਤੀਬਾੜੀ ਵਿੱਚ ਵੀ ਆਪਣਾ ਪੂਰਾ ਯੋਗਦਾਨ

ਜਿਵੇਂ ਕਿ ਫ਼ਸਲਾਂ ਨੂੰ ਬੀਜਣ ਤੋਂ ਲੈ ਕੇ ਫ਼ਸਲ ਨੂੰ ਤਿਆਰ ਕਰਨ ਅਤੇ ਕਟਾਈ ਤੱਕ ਪਰਿਵਾਰ ਦੇ ਸਾਰੇ ਮੈਂਬਰ ਹੀ ਉਸ ਕਿਸਾਨ ਦੀ ਸਹਾਇਤਾ ਕਰਦੇ ਹਨ ਅਤੇ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਉਹ ਲੋਕ ਵੀ ਚੰਗੀ ਆਮਦਨ ਕਮਾ ਲੈਂਦੇ ਹਨ ਅਤੇ ਉਹਨਾਂ ਨੂੰ ਕਿਤੇ ਦੂਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਕੀ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਕਿ ਇਨਸਾਨ ਨੂੰ ਖੇਤੀਬਾੜੀ ਵਿੱਚ ਵੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਕਿ ਫ਼ਸਲਾਂ ਨੂੰ ਉਗਾ ਕੇ ਇਨਸਾਨ ਚੰਗਾ ਪੈਸਾ ਕਮਾ ਸਕੇ ਜਾਂ ਫਿਰ, ਹੋਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਇੱਕ ਆਪਣਾ ਭਾਰਤ ਦੇਸ ਇੱਕ ਕ੍ਰਿਸ਼ੀ ਰਾਜ ਦੇਸ ਹੈ ਇਸਦੇ ਨਾਲ ਨਾਲ ਆਪਣਾ ਜਿਹੜਾ ਇੱਕ ਪੰਜਾਬ ਰਾਜ ਹੈ ਉਸ ਵਿੱਚ ਵੀ ਕ੍ਰਿਸ਼ੀ ਦਾ ਵੱਧ ਤੋਂ ਵੱਧ ਜ਼ਮੀਨ ਉਪਜਾਊ ਹੈ ਅਤੇ ਇਸਦਾ ਪਹਿਲਾ ਕਿੱਤਾ ਹੀ ਆਪਣੇ ਪੰਜਾਬ ਦਾ ਖੇਤੀਬਾੜੀ ਹੈ ਹਰ ਇਨਸਾਨ ਖੇਤੀਬਾੜੀ ਪਰਿਵਾਰ ਨਾਲ ਜੁੜਾ ਹੁੰਦਾ ਹੈ ਪਿੰਡਾਂ 'ਚ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਉਹ ਹਰ ਘਰ ਦੇ ਕੁਛ ਨਾ ਕੁਛ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

ਜੋ ਬੱਚੇ ਹਨ ਉਹ ਆਪਣੇ ਦੇਸ ਨੂੰ ਛੱਡ ਕੇ ਬਾਹਰਲੇ ਦੇਸ ਵਿੱਚ ਜਾਣ ਲੱਗ ਗਏ ਹਨ, ਇਸਦਾ ਕਾਰਨ ਉਹ ਉੱਥੇ ਜਾ ਕੇ ਆਪਣੇ ਨੌਕਰੀਆਂ ਕਰਦੇ ਹਨ ਚੰਗੇ ਪੈਸੇ ਕਮਾਉਂਦੇ ਹਨ ਅਤੇ ਆਪਣੇ ਘਰਾਂ ਵਿੱਚ ਵਾਪਸ ਭੇਜਦੇ ਹਨ। ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਅਕਸਰ ਆਪਣਾ ਦੇਸ ਛੱਡ ਕੇ ਦੂਸਰੇ ਦੇਸਾਂ ਵਿੱਚ ਨੌਕਰੀ ਕਰਨ ਦੇ ਲਈ ਜਾ ਰਹੇ ਹਨ, ਜਿਸ ਨਾਲ ਕਿ ਉਹਨਾਂ ਦਾ ਆਪਣੇ ਨਿੱਜੀ ਧੰਦਿਆਂ ਜਿਵੇਂ ਕਿ ਖੇਤੀਬਾੜੀ ਵਿੱਚ ਰੁਝਾਵ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਉਹ ਕਿਸੇ ਦੂਸਰੇ ਦੇਸਾਂ ਵਿੱਚ ਵੀ ਜਾ ਕੇ ਇਹ ਹੀ ਕੁੱਝ ਹੀ ਕਰਦੇ ਹਨ। ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਜਾਂ ਫਿਰ ਸੁਣਿਆ ਹੀ ਹੋਣਾ ਹੈ ਕਿ ਉੱਥੇ ਜਾ ਕੇ ਵੀ ਉਹ ਲੋਕ ਖੇਤਾਂ ਵਿੱਚ ਹੀ ਕੰਮ ਕਰਦੇ ਹਨ ਤੇ ਕੀ ਤੁਸੀਂ ਇਹ ਨੀ ਸਲਾਹ ਦੇਣਾ ਚਾਹੋਗੇ ਕਿ ਕਿਸੇ ਵੀ ਇਨਸਾਨ ਨੂੰ ਕਿਸੇ ਦੂਸਰੇ ਦੇਸ ਵਿੱਚ ਜਾ ਕੇ ਇਹੀ ਕੰਮ ਕਰਨਾ ਹੈ ਤਾਂ ਉਸਨੂੰ ਆਪਣੇ ਦੇਸ ਵਿੱਚ ਆਪਣੇ ਰਾਜ ਵਿੱਚ ਰਹਿ ਕੇ ਹੀ ਇਹ ਸਭ ਧੰਦੇ ਅਪਣਾ ਲੈਣੇ ਚਾਹੀਦੇ ਹਨ।

ਕੰਮ ਕਰਦੇ ਹਨ ਪਰੰਤੂ ਉਹਨਾਂ ਨੂੰ ਪੈਸਾ ਤਾਂ ਚੰਗਾ ਮਿਲ ਜਾਂਦਾ ਹੈ ਲੇਕਿੰਨ ਕੰਮ ਤਾਂ ਉਹਨਾਂ ਨੂੰ ਇਹੀ ਕਰਨੇ ਪੈਂਦੇ ਹਨ ਕੀ ਤੁਸੀਂ ਉਹਨਾਂ ਨੂੰ ਇਹ ਸਲਾਹ ਦੇਣਾ ਚਾਹੋਗੇ ਕਿ ਉਹਨਾਂ ਨੂੰ ਦੂਸਰਿਆਂ ਦੇਸਾਂ ਵਿੱਚ ਨਾ ਜਾ ਕੇ, ਆਪਣੇ ਦੇਸ ਆਪਣੇ ਰਾਜ ਆਪਣੇ ਘਰਦੇ ਮੈਂਬਰਾਂ ਦੇ ਨਾਲ ਹੀ ਖੇਤੀਬਾੜੀ ਵਿੱਚ ਉਹਨਾਂ ਦਾ ਹੱਥ ਵਟਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ। ਇਸਦਾ ਬਾਹਰ ਆ~ ਆਪਣੇ ਦੇਸ ਨੂੰ ਛੱਡ ਕੇ ਬਾਹਰ ਦੇ ਦੇਸ ਨੂੰ ਜਾਣ ਦਾ ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਪਣੇ ਦੇ~ ਆਪਣੇ ਪਰਿਵਾਰ ਜਾਂ ਆਪਣੇ ਦੇਸ ਵਿੱਚ ਹੁਣ ਜ਼ਮੀਨਾਂ ਦੀ ਬਹੁਤ ਕਮੀ ਹੋ ਰਹੀ ਹੈ

ਇਸ ਲਈ ਉਹ ਅੱਜ ਦੇ ਲੋਕ ਆਪਾਂ ਦੇਖਦੇ ਹਾਂ ਅਕਸਰ ਸ਼ੌਂਕ ਸ਼ੌਂਕ ਨਾਲ ਹੀ ਜਾ ਰਹੇ ਹਨ ਤਾਂ ਕਿ ਉਹਨਾਂ ਦੀ ਜ਼ਿੰਦਗੀ ਵਧੀਆ ਬਤੀਤ ਹੋ ਸਕੇ ਦੂਸਰਾ ਕਾਰਨ ਇਹ ਹੈ ਕਿ ਪਹਿਲੇ ਸਿਰਫ਼ ਇਕੱਲੇ ਮੁੰਡੇ ਹੀ ਜਾਂਦੇ ਸਨ ਅੱਜ ਦੇ ਸਮੇਂ ਵਿੱਚ ਕੁੜੀਆਂ ਵੀ ਵੱਧ ਤੋਂ ਵੱਧ ਜਾ ਰਹੀਆਂ ਹਨ ਅਤੇ ਦੂਸਰਾ ਕਾਰਨ ਇਹ ਵੀ ਹੈ ਕਿ ਪੰਜਾਬ ਵਿੱਚ ਜਾਂ ਹੋਰ ਆਪਣੇ ਦੇਸ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਨਸੰਖਿਆ ਅਤੇ ਦੂਸਰਾ ਗੱਲ ਇਹ ਵੀ ਹੈ ਕਿ ਪਹਿਲੇ ਦੇ time ਵਿੱਚ ਕੁੜੀਆਂ ਤੇ ਮੁੰਡੇ